ਇਹਨਾ ਵੀਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀ ਜਾਨਾਂ ਗੁਆ ਕੇ ਭਾਰਤ ਵਾਸੀਆਂ ਲਈ ਮੁਕਤੀ ਦਾ ਰਸਤਾ ਖੋ~ ਖੋਲ੍ਹ ਦਿੱਤਾ। ਵਿਸਾਖੀ ਦੇ ਹਰ ਸਾਲ ਇਹਨਾ ਸ਼ਹੀਦਾਂ ਨੂੰ ਰਾਸ਼ਟਰ ਸਰਧਾਂਜ਼ਲੀ ਭੇਂਟ ਕਰਦਾ। ਹਿੰਦੂ ਧਰਮ ਵਿੱਚ ਬਿਕਰਮਕੀ ਬਿਕਰਮੀ ਸੰਮਤ ਦਾ ਆਰੰਭ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਭਗਵਾਨ ਦਾ ਭਜਨ ਕਰਦੇ ਹਨ ਅਤੇ ਦਾਨ ਦਿੰਦੇ ਹਨ। ਵਪਾਰੀ ਲੋਕ ਵਿਸਾਖੀ 'ਤੇ ਆਪਣੇ ਵਹੀ-ਖਾਤਾ ਸ਼ੁਰੂ ਕਰਦੇ ਹਨ। ਹਰੇਕ ਛੋਟੇ ਵੱਡੇ ਸ਼ਹਿਰ ਵਿੱਚ ਇਸ ਦਿਨ ਅਨੇਕਾਂ ਸਮਾਰੋਹ ਹੁੰਦੇ ਹਨ। ਮੇਲੇ ਲੱਗਦੇ ਹਨ। ਕੁਸ਼ਤੀਆਂ, ਖੇਡਾਂ ਅਤੇ program ਹੁੰਦੇ ਹਨ। ਲੋਕ ਨਵੇਂ ਨਵੇਂ ਕੱਪੜੇ ਪਾ ਕੇ ਇਹਨਾ ਸਮਾਰੋਹਾਂ ਵਿੱਚ ਸ਼ਾਮਿਲ ਹੁੰਦੇ ਹਨ। ਮੇਲੇ ਵਿੱਚ ਭਾਰੀ ਗਰਮੀ ਹੁੰਦੀ ਹੈ। ਪੰਜਾਬ ਵਿੱਚ ਵਿਸਾਖੀ ਦਾ ਮੇਲਾ ਦੇਖਣ-ਯੋਗ ਹੈ। ਮੇਲੇ ਵਿੱਚ ਆ ਕੇ ਮਠਿਆਈਆਂ, ਕੁਲਫੀ, ਗੋਲ-ਗੱਪੇ ਆਦਿ ਖਾਂਦੇ ਹਨ। ਆਪਣੀਆਂ ਖੁਸ਼ੀਆਂ ਮਨਾਉਂਦੇ ਹਨ। ਕਿਸਾਨ ਖੇਤਾਂ ਦੇ ਕੰਮ ਤੋਂ ਵਿਹਲੇ ਹੋ ਕੇ ਖੁਸ਼ੀਆਂ ਨਾਲ ਨੱਚ ਉੱਠਦਾ ਹੈ। ਪੰਜਾਬ ਵਿੱਚ ਇਹ ਨਾਚ ਨੂੰ ਭੰਗੜਾਂ ਕਿਹਾ ਜਾਂਦਾ ਹੈ। ਪੰਜਾਬ ਦੇ ਕਿਸਾਨ ਅਨੇਕਾਂ ਬੋਲੀਆਂ ਬੋਲਦੇ ਹਨ। ਢੋਲ ਦੀ ਥਾਪ ਦੇ ਨਾਲ ਭੰਗੜਾ ਪਾਉਂਦੇ ਹਨ।

ਲੜ ਪੈਂਦੇ ਹਨ। ਸਿੱਟੇ ਵਜੋਂ ਅਨੇਕਾਂ ਵਿਅਕਤੀ ਜ਼ਖਮੀ ਹੋ ਜਾਂਦੇ ਹਨ। ਇਹਨਾ ਪਵਿੱਤਰ ਦਿਹਾੜਿਆਂ 'ਤੇ ਸ਼ਰਾਬ ਪੀ ਕੇ ਦੰਗੇ ਕਰਨ ਸੁਤੰਤਰ ਭਾਰਤੀ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਆਪਣੇ ਆਪ ਇਸ ਤਿਉਹਾਰ ਨੂੰ ਖਰਾਬ ਕਰ ਦਿੰਦੇ ਹਨ। ਸਾਨੂੰ ਆਪ। ਣੇ ਤਿਉਹਾਰ ਦੀ ਬੜੀ ਸ਼ਾਨ ਨਾਲ ਮਨਾਏ ਮਨਾਉਣੇ ਚਾਹੀਦੇ ਹਨ ਅਤੇ ਉਹਨਾ ਮਹੱਤ~ ਉਹਨਾ ਦੀ ਮਹੱਤਤਾ ਵੀ ਬਣਾਈ ਰੱਖਣਾ ਚਾਹੀਦਾ ਹੈ। ਇਹ ਪੰਜਾਬ ਦਾ ਮੇਲਿਆਂ ਦਾ ਦੇਸ਼ ਹੈ। ਉਂਝ ਤਾਂ ਪੰਜਾਬ ਬਹੁਤ ਸਾਰੇ ਤਿਉਹਾਰ ਮੇਲੇ ਮਨਾਏ ਜਾਂਦੇ ਹਨ। ਪਰ ਵਿਸਾਖੀ ਦਾ ਤਿਉਹਾਰ ਉਹਨਾ ਦਿਨਾਂ ਵਿੱਚੋਂ ਇੱਕ ਹੈ। ਤੇਰਾਂ ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਾ ਸੰਬੰਧ ਇਤਿਹਾਸ ਅਤੇ ਸਭ ਧਰਮਾਂ ਅਤੇ ਸੱਭਿਆਚਾਰ, ਇਸਦੀ ਮਹਾਨਤਾ ਬਹੁਤ ਪੱਕੀ ਹੈ, ਜਿਵੇਂ ਸੱਭਿਆਚਾਰਕ ਮਹੱਤਤਾ। ਇਹ ਤਿਉਹਾਰ ਹਾੜ੍ਹੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਕਿਸਾਨ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਅਤੇ ਮੇਲੇ ਮਨਾਉਂਦੇ ਹਨ। ਕਿਸਾਨਾਂ ਦੇ ਇਹਨਾ ਹਾਵਾਂ ਭਾਵਾਂ ਦੀ ਤਰਜਮੀਨੀ ਕਰਦਾ ਹੋਇਆ, ਧਨੀ ਰਾਮ ਚ੍ਰਿਤਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ। ਇਹ ਮੇਲਾ ਧਾਰਮਿਕ ਤੌਰ 'ਤੇ ਵੀ ਬਹੁਤ ਮਹੱਤਤਾ-ਪੂਰਨ ਰੱਖਚਾ ਹੈ। ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਕੇਸਗੜ੍ਹ ਸਾਹਿਬ 'ਤੇ ਇੱਕ ਭਾਰੀ ਦੀਵਾਨ ਬੁਲਾਇਆ ਅਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹ ਇੱਥੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਉਹਨਾ ਨੂੰ ਸਿੱ~ ਸਿੰਘ ਦੀ ਉਪਾਧੀ ਦਿੱਤੀ। ਆਪ ਵੀ ਉਹਨਾ ਤੋਂ ਅੰਮ੍ਰਿਤ ਛਕਿਆ। ਇਸ ਲਈ ਇਹ ਦਿਨ ਖਾਲਸਾ ਪੰਥ ਦੀ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਵਿਸਾਖੀ ਦੇ ਮੇਲੇ ਦੀ ਇਤਿਹਾਸਿਕਤਾ ਮਹੱਤਤਾ ਇਹ ਹੈ ਕਿ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਜ਼ਲ੍ਹਿਆ ਵਾਲੇ ਬਾਗ ਵਿੱਚ ਅੰਮ੍ਰਿਤਸਰ ਵਿਖੇ ਇਕੱਠੇ ਅਹ ਨਿਹੱਥੇ ਭਾਰਤੀਆਂ ਜਨਰਲ ਡਾਇਰ ਨੇ ਗੋਲੀ ਨਾਲ ਭੁੰਨ ਦਿੱਤਾ ਸੀ। ਉਹਨਾ ਨੂੰ ਸਰਧਾਂਜ਼ਲੀ ਦੇਣ ਲਈ ਇਸ ਦਿਨ ਉਹਨਾ ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ। ਇਸ ਦਿਨ ਲਗਭਗ ਵੀਹ ਹਜ਼ਾਰ ਲੋਕ ਮਾਰੇ ਗਏ ਸਨ। ਕਈ ਲੋਕਾਂ ਨੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਇਸ ਲਈ ਜ਼ਲ੍ਹਿਆ ਵਾਲੇ ਬਾਗ ਵਿੱਚ ਬਣੇ ਖੂਹ ਨੂੰ ਖੂਨੀ ਖੂਹ ਵੀ ਕਿਹਾ ਜਾਦਾ ਹੈ। ਅੱਜ ਇਹ ਜ਼ਲ੍ਹਿਆ ਵਾਲੇ ਬਾਗ ਵਿੱਚ ਗੋਲੀਆਂ ਦੇ ਨਿਸ਼ਾਨ ਮਿਲ ਜਾਂਦੇ ਹਨ। ਮੇਲੇ ਦੀਆਂ ਰੌਣਕਾਂ, ਇਸ ਦਿਨ ਥਾਂ ਥਾਂ 'ਤੇ ਮੇਲੇ ਲੱਗਦੇ। ਮੇਲੇ ਵਿੱਚ ਬਹੁਤ ਭੀੜ ਹੁੰਦੀ ਹੈ। ਕਈ ਤਰ੍ਹਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆ ਹਨ। ਖਾਸ ਤੌਰ 'ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ. ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਮਿਲਦੀਆਂ ਹੁੰਦੀਆਂ, ਬਹੁਤ ਜ਼ਿਆਦਾ ਹੁੰਦੀਆਂ। ਦੀਵਾਨ ਲੱਗਣੇ, ਇਸ ਦਿਨ ਗੁਰੂਦੁਆਰਾ ਵਿੱਚ ਭਾਰੀ ਦੀਵਾਨ ਲੱਗਦੇ ਹਨ। ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ। ਇਸ ਮੌਕੇ 'ਤੇ ਨੇਤਾ ਵੀ ਆਪਣੇ ਰਾਜਨੀਤਿਕ ਕਾਨਫਰੰਸ਼ਾਂ ਕਰਦੇ ਹਨ ਅਤੇ ਭਾਸ਼ਣ ਦਿੰਦੇ। ਅੱਜ ਕੱਲ੍ਹ ਦੇ ਮੇਲੇ ਤਿਉਹਾਰ ਤਾਂ ਸਿਆਸਤ ਦੀ ਭੇਡ ਚਾਲ ਚੜ੍ਹ ਗਏ ਹਨ। ਬਿਕਰਮੀ ਸੰਮਤ ਦੀ ਸੁਰੂਆਤ। ਇਹ ਦਿਨ ਦੀ ਖਾਸ ਦੀ ਮਹੱਤਤਾਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਦਿਨ ਬਿਕਰਿਤ~ ਬਿਕਰਮੀ ਸੰਮਤ ਹੁੰਦਾ ਹੈ। ਖਾਲਸਾ ਸੰਮਤ ਇਸ ਸਾਲ ਨੂੰ ਪਹਿਲਾਂ ਮਹੀਨਾ ਗਿਣਿਆ ਜਾਇਆ, ਅਮ ਗਿਣਿਆ ਜਾਂਦਾ ਹੈ। ਇਸ ਦੇ ਨਾਲ ਗਰਮੀ ਦੀ ਅਹ ਦੀ ਰੁੱਤ ਆਰੰਭ ਹੁੰਦੀ ਹੈ। ਅੰਤ ਵਿੱਚ ਇਹ ਕਹਿ ਸਕਦੇ ਹਾਂ ਕਿ ਵਿਸਾਖੀ ਦਾ ਮੇਲਾ ਹਰ ਪੱਖ 'ਤੇ ਮਹੱਤਤਾਪੂਰਨ, ਇਸਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਰਧਾ ਪੂਰਵਕ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ। ਵਿਸਾਖੀ ਸਾਡੇ ਦੇਸ਼ ਦਾ ਬਹੁਤ ਹੀ ਪੁਰਾਣਾ ਅਤੇ ਪ੍ਰਸਿੱਧ ਤਿਉਹਾਰ ਹੈ। ਵੈਸੇ ਤਾਂ ਇੱਕ ਤਿਉਹਾਰ ਹਾੜ੍ਹੀ ਦੀ ਫਸਲ ਪੱਕਣ ਲਈ ਮਨਾਇਆ ਜਾਂਦਾ ਹੈ। ਲੇਕਿਨ ਇਸਦਾ ਸੰਬੰਧ ਸਿਰਫ ਹਾੜ੍ਹੀ ਨਾਲ ਹੀ ਨਹੀਂ ਬਲਕਿ ਇਤਿਹਾਸਕ ਮਹੱਤਤਾ ਵੀ ਹੈ।

ਵਿਸਾਖੀ ਹ~ ਹਰ ਧਰਮ ਦੇ ਦੁਆਰਾ ਮਨਾਇਆ ਜਾਣ ਵਾਲਾ ਮਹੱਤਵਪੂਰਨ ਤਿਉਹਾਰ ਹੈ। ਇਹ ਨਾਨਕਸ਼ਾਹੀ ਕੈਲੰਡਰ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਜੋ ਸਿੱਖ ਦੁਆਰਾ ਵਰਤਿਆ ਜਾਂਦਾ ਹੈ। ਵਿਸਾਖੀ ਹਰ ਸਾਲ ਤੇਰਾਂ ਜਾਂ ਚੋਦਾਂ ਅਪ੍ਰੈਲ ਨੂੰ ਮਨਾਈ ਜਾਂਦੀ ਹੈ ਅਤੇ ਸਿੱਖਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਕਿਉਂਕਿ ਇਹ ਖਾਲਸਾ ਪੰਥ ਦੀ ਸਥਾਪਨਾ ਦੇ ਦਿਨਾਂ ਨੂੰ ਦਰਸਾਉਂਦਾ ਹੈ। ਇਸ ਤਿਉਹਾਰ ਦੀ ਧਾਰਮਿਕਤਾ ਅਤੇ ਸੱਭਿਆਚਾਰ ਮਹੱਤਤਾ ਇਹ ਹੈ ਕਿ ਸਿੱਖਾਂ ਦੀ ਇਸ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ। ਜਦੋਂ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਜੋ ਕਿ ਗੁਰੂ ਦੀ ਸਿੱਖਿਆਵਾਂ ਦੁਆਰਾ ਜੀਵਨ ਜਿਉਣ ਦੀ ਵਚਨਬੱਧ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰ ਦਲੇਰੀ, ਕੁਰਬਾਨੀ ਨਿਰਸੁਆਰਥਾਂ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਵਿਸਾਖੀ ਦਾ ਜਸ਼ਨ ਗੁਰੂਦੁਆਰਾ ਵਿਖੇ ਅਰਦਾਸ ਕੀਰਤਨ ਨਾਲ ਸ਼ੁਰੂ ਹੁੰਦਾ ਹੈ। ਸਿੱਖ ਸਵੇਰੇ ਉੱਠਦੇ ਉੱਠਦੇ ਇਸ਼ਨਾਨ ਕਰਦੇ ਅਤੇ ਅਰਦਾਸ ਕਰਨ ਲਈ ਗੁਰੂਦੁਆਰਾ ਸਾਹਿਬ ਜਾਂਦੇ ਉਹ ਨਗਰ ਕੀਰ~ ਨਗਰ ਕੀਰਤਨ ਨਾਨਕਮਈ ਸੰਮਤੀ ਹਿੱਸਾ ਲੈਂਦੇ। ਜਿਸ ਵਿੱਚ ਭਜਨ ਗਾਉਣਾ ਸ਼ਾਮਿਲ ਹੁੰਦਾ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਦੇ ਹਨ। ਵਿਸਾਖੀ ਅਤੇ ਖੁਸ਼ੀ ਦਾ ਦੀ ਹੈ। ਸਿੱਖ ਪਰੰਪਰਾ ਪਰੰਪਰਾ ਭੋਜਨ ਤਿਆਰ ਕਰਦੇ। ਜਿਹਦੇ 'ਚ ਦਾਲ ਮੱਖਣੀ, ਛੋਲੇ ਭਟੂਰੇ ਅਤੇ ਖੀਰ। ਇਹ ਤਿਉਹਾਰ ਭੰਗੜਾ ਅਤੇ ਗਿੱਧਾ play ਪ੍ਰਦਰਸ਼ਨ ਦੁਆਰਾ ਵੀ ਦਰਸਾਇਆ ਜਾਂਦਾ ਹੈ। ਇਹ ਪੰਜਾਬੀ ਨਾਚ ਬਹੁਤ ਸੋਹਣਾ ਲੱਗਦਾ ਹੈ। ਉਹ ਨਾਚ ਢੋਲ, ਇੱਕ ਇੱਕ ਰਵਾਇਤੀ ਢੋਲ, ਹੋਰ ਸੰਗੀਤਕ ਸਾਜ਼ਾਂ ਦੇ ਨਾਲ ਹੁੰਦੇ ਹਨ। ਵਿਸਾਖੀ ਇੱਕ ਧਾਰਮਿਲ ਤਿਉਹਾਰ ਦੇ ਨਾਲ ਨਾਲ ਵਾਢੀ ਦਾ ਤਿਉਹਾਰ ਵੀ ਹੈ। ਇਹ ਉਸ ਸਮੇਂ ਮਨਾਇਆ ਜਾਂਦਾ ਹੈ ਜਦੋਂ ਸਰਦੀਆਂ ਦੀਆਂ ਫਸਲਾਂ ਦੀ ਕਟਾਈ ਹੋ ਚੁੱਕੀ ਹੈ ਅਤੇ ਚੇਤ ਦੀਆਂ ਨਵੀਆਂ ਫਸਲਾਂ ਦੇ ਨਾਲ ਪੱਕ ਰਹੇ ਹੁੰਦੇ ਹਨ। ਕਿਸਾਨ ਚੰਗੀ ਫਸਲ ਲਈ ਸ਼ੁਕਰਾਨੇ ਦੀਆਂ ਅਰਦਾਸਾਂ ਕਰਦੇ ਅਤੇ ਆਉਣ ਵਾਲੇ ਸਾਲ ਲਈ ਖੁਸ਼ਹਾਲੀ, ਪ੍ਰਮਾਤਮਾ ਤੋਂ ਆਸ਼ੀਸ਼ਾਂ ਦੀ ਮੰਗ ਕਰਦੇ। ਵਿਸਾਖੀ ਸਿੱਖਾਂ ਦੇ ਆਪਣੇ ਵਿਸ਼ਵਾਸ਼ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਲਈ ਇਕੱਠੇ ਹੋਣ ਦਾ ਸਮਾਂ ਹੈ। ਇਹ ਸਮਾਂ ਗੁਰੂ ਦੀਆਂ ਸਿੱਖਿਆਵਾਂ 'ਤੇ ਵਿਚਾਰ ਕਰਨ ਅਤੇ ਸੇਵਾ ਨਿਸੁਆਰਥ ਜੀਵਨ ਬਤੀਤ ਕਰਨ ਲਈ ਆਪਣੇ ਵਚਨਬੱਧਤਾ ਨੂੰ ਨਿਭਾਉਣ ਦਾ ਹੈ। ਇਹ ਖੁਸ਼ੀ ਕਰਨ ਅਤੇ ਕੁਦਰਤੀ ਬਖਸ਼ਣ ਦਾ ਜਸ਼ਨ ਮਨਾਉਣ ਦਾ ਸਮਾਂ ਹੈ। ਸਭ ਤੋਂ ਵੱਧ ਵਿਸਾਖੀ ਸਿੱਖ ਦਲੇਰੀ ਅਤੇ ਕੁਰਬਾਨੀ ਭਾਈਚਾਰੇ ਦੀ ਭਾਵਨਾ ਨਾਲ ਜਸ਼ਨ ਹੈ। ਉਮੀਦ ਹੈ ਪੰਜਾਬੀ ਲੇਖ ਅਤੇ ਵਿਸਾਖੀ ਬਾਰੇ ਤੁਸੀਂ ਜਾਣੂੰ ਹੋਵੋਂਗੇ।

ਹਨ ਜੀ ਸਸ੍ਤੀਕੈੱ ਹਨ ਜੀ ਸਸ੍ਤੀਕੈੱਲ ਜੀ ਹਨ ਅਮ ਜੀ ਕਿਵਾ ਓਹੋ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

ਬੋਲੋ ਕੀ ਕਰ ਜਾ ਤੁਸੀਂ ਮੈਂ ਕੁਛ ਨੀ ਸੀ ਕਰ ਰਹੀ ਬਿਲਕੁਲ free ਭਠੀ ਸੀ ਗੀ ਆਹ ਗ੍ਨ੍ਮੇੰਟ ਬਨਾਨਾ ਸੀ ਫ੍ਰੀ ਬੈਠੀ ਸੀ assigment ਤਾ ਮਾ ਨਾ ਹਾਂਜੀ ਦਰਸ਼ਨ ਸਿੰਘ ਆਸ਼ਿਕ਼ ਊਟੀ ਤੇ ਤੁਸੀਂ ਮੇਨੂੰ ਇਨਾਂ ਦੇ ਬਾਰੇ ਦਸ ਸਕਦੇ ਊ ਤੇ ਕੁਛ ਕੁਛ ਤਾਂ ਮੇਨੂ ਪਤਾ ਆਯ ਤੇ ਥੋਰਾ ਬੋਹਤ ਤੁਸੀਂ ਦਸ ਦੇਨੀ ਆਹ ਹਾਂਜੀ ਹਾਂਜੀ ਮੈਂ ਤੁਵਾਨੁ ਦਸ ਦੀ ਦਸ ਦੀ ਆਂ ਆਯ ਤੁਸੀਂ ਓਨਾਂ ਦੀ ਗਲ ਕਰ ਰਹੀ ਊ

ਹਨ ਜੀ ਮੈਂ ਤੁਆਨੁ ਦਾਸ੍ਦੇਦੀ ਆਂ ਏਨਾ ਬਰੀ ਅਮ ਕੇਹ੍ਨ੍ਡੇ ਦਰਸ਼ਨ ਸਿੰਘ ਆਸ਼ੀਰ ਜਨਮ ਪੰਦਰਾਂ ਦਿਸੰਬਰ ਉਨੀ ਸੋ ਪੰਥ ਭਾਰਤੀ ਸਾਹਿਤ ਅਕਾਦਮੀ ਪੁਰੁਸ੍ਕਾਰ ਨਾਲ ਸਮਾਨਿਤ ਪੰਜਾਬੀ ਬਾਲ ਸਾਹਿਤ ਕਰ ਅਤੀ ਲੇਖਕ ਆਯ

ਅਮ

ਹਾਂਜੀ ਤੇ ਊ ਰਾਜਾ ਅਪਨੇ ਆਪ ਨੂ ਕੀ ਸਮਝਦਾ ਸੀ ਆਹ ਹਾਂਜੀ ਮੈਂ ਆਯ ਵੀ ਦਸ ਦੇਣੀ ਆਂ ਕੇ ਊ ਜੇਰਾ ਰਾਜਾ ਨਾ ਅਪਨੇ ਆਪ ਨੂ ਬਹੁਤ ਸਮਝਦਾਰ ਸਮਝਦਾ ਸੀ ਜੋ ਕੇ ਤੁਹਾਨੂ ਪਤਾ ਆਯ ਨਾ ਕੇ ਓਦੋਂ ਏਨੇ ਮਤਲਬ

ਭੀ ਬਾਕੀ ਕਿਸੇ ਨੂ ਨਾਈ ਸਮਝ ਸਿਰਫ ਮੇਨੂ ਈ ਸਮਝ ਆਯ ਓਸ ਕਰ ਕੇ ਨਾ ਰਾਜਾ ਵੀ ਅਪਨੇ ਆਪ ਨੂ ਬਥੇਰੇ ਸਮਝ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 ਹਾਂਜੀ ਆਯ ਤਾਂ ਇਨਾਂ ਨੇ ਪਤਾ ਆਯ ਕੀ ਕੀਤਾ ਸੀ ਰਾਜੀ ਨੇ ਮਤਲਬ ਊ ਫੈਸਲਾ ਕੀਤਾ ਸੀ ਜਿਡੇ ਵਿਚ ਨਾਂ ਇਨਾਂ ਨੇ ਚੋਰ ਨੂ ਈ ਬਾਰੀ ਕਰ ਦਿਤਾ ਮਤਲਬ ਜਿਵੇਂ ਆਪਾਂ ਚੋਰ ਨੂ ਚੋਰੀ ਦੇ ਦੋਸ਼ ਦੇ ਵਿਚ ਗਿਰਫਤਾਰ ਕਰਦੇ ਆਂ ਇੰਨਾਂ ਨੇ ਓਨੁ ਕੋਈ ਸਜ਼ਾ ਨਹੀ ਦਿਤੀ ਬਾਲਕੀ ਇਨਾਂ ਨੂ ਬਾਰੀ ਕਰ ਦਿਤਾ ਠੀਕ ਆਯ ਤੇ ਰਾਜੀ ਵਲੋਂ ਵਿਰਦ ਮੰਤ੍ਰਿਯਾਂ ਦੀ ਬਾਜ਼ੇਤੀ ਕਰਨ ਤੇ ਕਿਸਨੁ ਦੁਖ ਹੋਯਾ ਹਾਂਜੀ ਕੇਹ੍ਨ੍ਡੇ ਰਾਜੇ ਵਲੋਂ ਜੇਰੀ ਵੇਰਿਧ ਮੰਤਰੀ ਦੀ ਬਾਜ਼ੇਤੀ ਕਰਨ ਤੇ ਰਾਜੇ ਦੀ ਰਾਨੀ ਨੂ ਦੁਖ ਹੋਯਾ ਕ੍ਯੂ ਕੇ ਤੁਹਾਨੂ ਪਤਾ ਯਾ ਨਾ ਊ ਬੋਹਤ ਵਿਰ੍ਧ ਸੀ ਜਿਨਾਂ ਦੀ ਰਾਜੇ ਨੇ ਬਾਜ਼ੇਤੀ ਕੀਤੀ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

ਜਦੋਂ ਸ਼ਿਕਾਰ ਕਰਨ ਗਯਾ ਸੀ ਜੇਰਹਾ ਰਾਜਾ ਆਯ ਜੀ ਊ ਸ਼ਿਕਾਰ੍ਕਰਣ ਗਯਾ ਹਿਰਨੀ ਦੇ ਮਗਰ ਦੋਰਯ ਸੀ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 ਦਸ ਰਾਜੇ ਨੇ ਕਿਸ ਨੂ ਨਾਕ ਮੂਹ ਵਾਡੀਆ ਸੀ ਹਾਂਜੀ ਮੈਂ ਦਸ ਦੇਣੀ ਆਂ ਤੁਹਾਨੂ ਇਸਦੇ ਬਾਰੇ ਕੇਹ੍ਨ੍ਡੇ ਜੇਰਾ ਨਾਕ ਮੂ ਵਤਨਾ ਦਾ ਅਰਥ ਆਯ ਨਫਰਤ ਕਰਨਾ ਠੀਕ ਆਯ ਰਾਜੇ ਨੇ ਆਜ੍ਰੀ ਦੇ ਪਾਣੀ ਵਾਲੇ ਦੂਲ ਨੂ ਨਾਕ ਮੂਹ ਵਾਤ੍ਯਾ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 ਓਸ ਦੇ ਲਾਈ ਆਯ ਏਆਰਥ ਵਾਰ੍ਤ੍ਯਾ ਗਯਾ ਕੇ ਨਾਕ ਮੂ ਵਤਨਾ ਤੇ ਓਦੋਂ ਆਪਾਂ ਕਹ ਸਕਦੇ ਆਂ ਕੀ ਨਫਰਤ ਕਰਨਾ ਊ ਦਸ੍ਯ ਹੈ ਏਡੇ ਵਿਚ ਅੰਤ ਤੇ ਰਾਜਾ ਘਮੰਡ ਦਾ ਪੁਤਲਾ ਕੇਵੇਂ ਸੀ ਹਾਂਜੀ ਕਹੰਦਾ ਆਯ ਜੇਰਾ ਰਾਜਾ ਆਯ ਊ ਅਪਨੇ ਆਪ ਨੂ ਸਬ ਤੋਂ ਵਾਦ ਵਡੇਰੇ ਸਮਝਦਾ ਸੀ ਸਿਰਫ ਅਪਡੇ ਆਪ ਨੂ ਈ ਊ ਸਮਝਦਾ ਸੀ ਕੇ ਸਿਰਫ ਮੈਂ ਹੀ ਆਂ ਬਾਕੀ ਹੋਰ ਕੁਛ ਵੀ ਕੋਈ ਨਹੀ ਆਯ ਓਸਦੇ ਮੰਤਰੀ ਮੰਡਲ ਵਿਚ ਕਈ ਤਜਰਬੇ ਕਰ ਤੇ ਸਿਯਾਨਾਯ ਸਿਯਾਨਾਯ ਵਿਅਕਤੀ ਸਨ ਓਸਨੇ ਅਪਨੇ ਮੰਤ੍ਰਿਯਾਂ ਤੇ ਆ ਜੇਹਾ ਦਬਦਬਾ ਬਨਾਯਾ ਹੋਯਾ ਸੀ ਕੇ ਕੋਈ ਵੀ ਓਸਦੇ ਫੈਸਲੇ ਵਿਰੁਧ ਬੋਲਾਂ ਦੀ ਹਿਮਤ ਨਹੀ ਕਰਦਾ ਸੀ

ਕੋਈ ਵੀ ਨਾ ਜੇ ਚਾਹੀ ਊ ਗਲਤ ਫੈਸਲਾ ਲੇ ਰਾਯ ਸੀ ਚਾਹੀ ਊ ਸੀ ਫੈਸਲਾ ਲੇ ਰਯ ਸੀ ਸਾਰੀਆਂ ਨੂ ਨਾ ਓਨ੍ਦਾ ਫੈਸਲਾ ਮਨ੍ਨਾ ਈ ਪੈਂਦਾ ਸੀ ਮਤਲਬ ਕੋਈ ਵੀ ਓਦੇ ਫੈਸਲੇ ਨੂ ਮਨਾ ਨਾਈ ਸੀ ਕਰਦਾ ਮੰਲੋ ਜੇ ਕੋਈ ਰਾਜਾ ਕੋਈ ਗਲਤ ਫੈਸਲਾ ਲੇ ਲੈਂਦਾ ਸੀ ਤਾਂ ਵੀ ਓਦੇ ਦਰ ਕਰ ਕੇ ਸਾਰੇ ਓਦੇ ਫੈਸਲੇ ਨੂ ਸਹੀ ਕਹ ਦੇਂਦੇ ਸੀ ਮਾਨ ਲੈਂਦੇ ਸੀ ਛੁਪ ਚਾਪ ਕਰ ਕੇ ਕੇਹ੍ਨ੍ਡੇ ਜਦੋਂ ਰਾਜੇ ਨੇ ਚੋਰ ਨੂ ਬਾਰੀ ਕਰ ਦਿਤਾ ਤਾਂ ਏਇਕ ਵਿਰ੍ਧ ਮੰਤਰੀ ਨੇ ਹੋਸਲਾ ਦਿਖਾਨ੍ਡੇ ਹੋਆਯ ਓਸ ਨੂ ਕੇਹਾ ਕੇ ਓਸਦਾ ਫੈਸਲਾ ਗਲਤ ਆਯ ਦੋਸ਼ੀ ਨੂ ਸਾਜ੍ਕ਼ਾ ਮਿਲਣੀ ਚੀ ਦੀ ਆਯ ਪਰ ਰਾਜੇ ਨੇ ਮੰਤਰੀ ਨੂ ਈਯ ਕਹ ਕੇ ਚੁਪ ਕਰਵਾ ਦਿਤਾ ਕੇ ਤੁਸੀਂ ਮੇਰੇ ਤੋਂ ਵਾਦ ਸਮਝਦਾਰ ਨਹੀ ਊ ਜਾਦੋਨੋਟੀ ਤੁਸੀਂ ਪੋਚ੍ਯਾ ਸੀ ਨਾ ਕੇ ਚੋਰ ਨੂ ਕੀ ਕੀਤਾ ਓਨਾਂ ਨੇ ਚੋਰ ਨੂ ਬਾਰੀ ਕਰਤਾ ਸੀ ਤੇ ਜੇਰੇ ਓਨ੍ਡੀ ਏਇਕ ਵਿਰ੍ਧ ਮੰਤਰੀ ਸੀ ਓਨਾਂ ਨੇ ਹੋਸਲਾ ਦਿਖਾਨ੍ਡੇ ਹੋਆਯ ਓਨਾਂ ਨੂ ਕੇਹਾ ਕੀ ਭਾਈ ਆਯ ਤੂ ਗਲਤ ਫੈਸਲਾ ਲਾਯਾ ਜਦੋਂ ਓਨੇ ਚੋਰ ਨੇ ਕੋਈ ਚੋਰੀ ਕੀਤੀ ਆਯ ਠੀਕ ਆਯ ਕੋਈ ਗਲਤੀ ਕੀਤੀ ਆਯ ਤਾਂ ਤੂ ਓਨੁ ਸਜ਼ਾ ਦੇ ਨਾ

ਓਨੇ ਫੇਰ ਓਨੁ ਓਨਾਂ ਦੀ ਇਹ ਗਲ ਦਾ ਕੀ ਕੀਤਾ ਮਤਲਬ ਆਹ ਗਲ ਦਸ੍ਯ ਕੀ ਤੁਸੀਂ ਬੋਹਤ ਗਲਤ ਫੈਸਲਾ ਲਾਯਾ ਕੀ ਤੁਸੀਂ ਚੋਰ ਨੂ ਬਾਰੀ ਕਰਤਾ ਸਜ਼ਾ ਦਿਨ ਦੀ ਬਾਜੀ ਤੇ ਰਾਜੇ ਨੇ ਓਨਾਂ ਨੂ ਉਲਟਾ ਕੇ ਆਯ ਜਵਾਬ ਦਿਤਾ ਕਹੰਦਾ ਤੁਸੀਂ ਮੇਰੇ ਤੋਂ ਜਿਆਦਾ ਸਮਝਦਾਰ ਨਹੀ ਹੇਗੇ ਵੀ ਆਸ ਲੈ ਜੇਰਾ ਤੁਸੀਂ ਬੋਲੇ ਆਯ ਨਾ ਭਾਈ ਤੁਹਾਨੂ ਨਾਈ ਪਤਾ ਹੇਗਾ ਕੀ ਸਿਰਫ ਮੇਨੂ ਹੀ ਪਤਾ ਆਯ ਜਦੋਂ ਆਜ੍ਰੀ ਨੇ ਰਾਜੇ ਦੇ ਪੋਚਨ ਤੇ ਕੇਹਾ ਕੇ ਊ ਕੋਈ ਰਾਜਾ ਮਾਲੂਮ ਹੁੰਦਾ ਹੈ ਤਾਂ ਓਸਨੇ ਕੇਹਾ ਕਲਾ ਰਾਜਾ ਹੀ ਨਹੀ ਏਸ ਮੁਲਕ ਦਾ ਸਬ ਤੋਂ ਸਿਯਾਨਾ ਤੇ ਤਜਰਬੇ ਕਰ ਓਹੀ ਆਯ ਨਾ ਕੇ ਜਦੋਂ ਓਨੇ ਕੇਹਾ ਸਬ ਤੋਂ ਵਡੇਰੇ ਸਮਝਦਾ ਸੀ ਓਨੁ ਕਿਸੇ ਆਜ੍ਰੀ ਨੇ ਪੋਚ੍ਯਾ ਕੇ ਊ ਕੋਈ ਰਾਜਾ ਮਾਲੂਓਮ ਹੁੰਦਾ ਹੈ ਤਾਂ ਓਹਨੇ ਕਹਯ ਕੇ ਮੈਂ ਕਲਾ ਰਾਜਾ ਈ ਨਹੀ ਹੇਗਾ ਏਸ ਮੁਲਕ ਦਾ ਸਬ ਤੋਂ ਜਿਆਦਾ ਸਮਝਦਾਰ ਤੇ ਤਜਰਬੇ ਕਰ ਹਾਂ ਮਤਲਬ ਮੈਂ ਹੀ ਸਿਯਾਨਾ ਤੇ ਮੇਨੂ ਹੀ ਤਜਰਬੇ ਨੇ ਏਸ ਤਰਹ ਰਾਜੇ ਦੇ ਇਨਾਂ ਸ਼ਬਦਾਂ ਤੋਂ ਰਾਜੇ ਦਾ ਕੀ ਘਮੰਡ ਝਲਕਦਾ ਸੀ ਮਤਲਬ ਜਦੋਂ ਓਨੇ ਇਹ ਚੀਜ਼ਾਂ ਕਿਤਿਯਾਂ ਤੇ ਮਤਲਬ ਸਾਰਾ ਤਨੁ ਪਤਾ ਲਾਗ ਗਯਾ ਕੇ ਏਡੇ ਵਿਚ ਤਾਂ ਬੋਹਤ ਜਿਆਦਾ ਘਮੰਡ ਯਾ ਏਸ ਚੀਜ਼ ਦਾਭਾਈ ਰਾਜੇ ਹੋਣ ਦਾ ਹਾਂਜੀ ਠੀਕ ਆਯ ਫੇਰ ਰਾਜੇ ਨੇ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

ਓਨੁ ਨਾ ਏਸ ਕਰ ਕੇ ਘਮੰਡ ਦਾ ਪੁਤਲਾ ਕੇਹ੍ਨ੍ਡੇ ਸੀ ਊ ਅਪਨੇ ਆਪ ਨੂ ਬੋਹਤ ਸਮਝਦਾਰ ਸਮਝਦਾ ਸੀ ਤੇ ਏਇਕ ਵਾਰ ਉਸਨੇ ਰਾਜ ਵਿਚ ਏਇਕ ਚੋਰ ਦੇ ਦਿਨ ਦੇਹਰੀ ਚੋਰੀ ਕੀਤੀ

ਆਦੀ ਵਿਚ ਆਯ ਸੀ ਕੇ ਜਦੋਂ ਜੇਰਾ ਮੈਂ ਦਸ੍ਯ ਸੀ ਨਾ ਕੇ ਚੋਰ ਨੂ ਬਾਰੀ ਕਰ ਦਿਤਾ ਸੀ ਚੋਰ ਨਯਾ ਨਾ ਦਿਨ ਦੇ ਵਿਚ ਏਡੇ ਰਾਜ ਦਰਬਾਰ ਦੇ ਵਿਚ ਈ ਚੋਰੀ ਕੀਤੀ ਜਦੋਂ ਓਸਨੇ ਚੋਰੀ ਕੀਤੀ ਤਾਂ ਰਾਜੇ ਨੇ ਕੀ ਕੀਤਾ ਓਨੁ ਸਜ਼ਾ ਦਿਨ ਦੀ ਬਾਜੀ ਨਾ ਓਨੁ ਚੜ ਤਾ ਓਨੁ ਬਾਰੀ ਕਰ ਤਾ ਪਰ ਸਾਰੇ ਏਸ ਗਲ ਤੋਂ ਹੇਰਾਂ ਸੀ ਕੇ ਭੀ ਜਦ ਅਸੀਂ ਏਨਾ ਸਾਰਾ ਕੁਛ ਦੁਹੈਯਾਂ ਪੈਯਾਂ ਕੇ ਏਨੇ ਚੋਰੀ ਕੀਤੀ ਆਯ ਹਾਨਾ ਭੀ ਤੂ ਏਨੁ ਕ੍ਯੂ ਨਹੀ ਸਜ਼ਾ ਦੇ ਰਿਹਾ ਜਦ ਜਦ ਕੇ ਓਨੁ ਸਜ਼ਾ ਦੇਣੀ ਚੀ ਦੀ ਆ ਬੁਤ ਊ ਏਨਾ ਮਤਲਬ ਸਾਰੀਆਂ ਤੇ ਦਬਦਬਾ ਬਨਯ ਹੋਯਾ ਸੀ ਕੇ ਕੋਈ ਵੀ ਇਨਸਾਨ ਨੇ ਓਸ ਨੂ ਏਇਕ ਵਾਰ ਵੀ ਨਹੀ ਕਹਯ ਕੇ ਤੂ ਇਹ ਗਲਾ ਫੈਸਲਾ ਕ੍ਯੂ ਲਾਯਾ ਤੁਸੀਂ ਚੋਰ ਨੂ ਸਜ਼ਾ ਕ੍ਯੂ ਨਹੀ ਦਿਤੀ ਪਰ ਫੇਰ ਏਇਕ ਵਿਰ੍ਧ ਮੰਤਰੀ ਨੇ ਅਪਡੇ ਆਪ ਵਿਚ ਹਿਮ੍ਮਤ ਕੀਤੀ ਰਾਜੇ ਨੂ ਕੇਹਾ ਕੇ ਭਾਈ ਤੂ ਤਾਂ ਬੋਹਤ ਗਲਤ ਫੈਸਲਾ ਲਾਯਾ ਨਾ ਕੇ ਉ ਚੋਰ ਨੂ ਸਜ਼ਾ ਨਾਈ ਦਿਤੀ ਕ੍ਯੂ ਕੇ ਜੇ ਊ ਆਜ ਓੜੀ ਮਤਲਬ ਸਬ ਸਬਾਹ ਦੇ ਵਿਚ ਇਹ ਚੀਜ਼ ਸੀਗੀ ਨਾ ਮਨ ਲੋ ਜਿਥੇ ਤਕ ਓਦਾ ਰਾਜ ਸੀ ਜੇਰੇ ਅਰਇਆ ਦੇ ਵਿਚ ਓਦਾ ਰਾਜ ਸੀਗਾ ਜੇ ਓਥੇ ਓਹੋ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 ਤੇ ਕੀ ਦੋਸ਼ੀ ਨੂ ਸਜ਼ਾ ਮਿਲਣੀ ਚੀ ਦੀ ਆਯ ਭੀ ਓਨੁ ਚੜਨਾ ਨਹੀ ਚੀ ਦਾ ਤੇ ਰਾਜੇ ਨੇ ਓਦਾ ਰਾਜੇ ਨੇ ਊ ਵਿਰ੍ਧ ਮੰਤਰੀ ਦਾ ਈਯ ਕਹ ਕੇ ਆਤਮਾਂ ਕੀਤਾ ਭਾਰੀ ਸਬਾਹ ਚ ਭੀ ਤੇਨੁ ਮੇਰੇ ਨਾਲੋਂ ਜਿਆਦਾ ਨਹੀ ਪਤਾ ਹੇਗਾ ਮੈਂ ਤੇਰੇ ਨਾਲੋਂ ਵਧ ਸਿਯਾਨਾ ਵਾਂ ਤੇ ਤਜਰਬੇ ਕਰ ਆਂ ਤੇ ਜਦੋਂ ਫੇਰ ਏਸ ਗਲ ਦਾ ਓਨਾਨਾ ਦੀ ਰਾਨੀ ਨੂ ਮਤਲਬ ਪਤਾ ਦੇਖ੍ਯਾ ਓਨਾਂ ਨੇ ਸੁਨ੍ਯ ਭੀ ਆਯ ਨੇ ਬਜੁਰਗ ਆਦਮੀ ਨੂ ਏਦਾਂ ਬੋਲ ਰਹੀ ਨੇ ਨਾ ਏਨੀ ਓੜੀ ਬਾਜ੍ਜ੍ਤੀ ਕਰ ਰਹੀ ਨੇ ਤਾਂ ਓਨੁ ਰਾਨੀ ਨੂ ਬੋਹਤ ਬੁਰਾ ਲਾਗ੍ਯ ਪਰ ਰਾਜੇ ਏਕ ਪੇਰ੍ਚੇੰਟ ਜਿਨਾ ਵੀ ਕੋਈ ਬੁਰਾ ਨਹੀ ਲਾਗ੍ਯ ਕੇ ਮੈਂ ਏਨੇ ਵਿਰ੍ਧ ਆਦਮੀ ਦਾ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

ਹਾਂਜੀ ਹਾਂਜੀ ਤੇ ਤੁਸੀਂ ਕੋਈ ਗਲ ਨਹੀ ਜੇ ਮਤਲਬ ਤੁਹਾਨੂ ਕੋਈ ਦੋਉਬ੍ਤ ਹੋਯਾਤੁਸੀ ਕਦੀ ਵੀ ਮੇਨੂ ਫੋਨੇ ਕਰ ਕੇ ਸਾਰਾ ਕੁਛ ਕਰ ਕੇ ਪੋਚ ਸਕਦੇ ਊ ਏਡੇ ਵਿਚ ਕੋਈ ਇਸ੍ਸੁਏ ਨਹੀ ਆਯ ਮਾ ਬਿਲਕੁਲ ਹੀ ਫ੍ਰੀ ਸੀ ਓਉਤੋਫ਼ ਰੇਪੈਰ ਹੋ ਗੀ ਹ ਜਰਾ ਟੋਇਪ੍ਕ ਤੁਸੀਂ ਅਸ੍ਸਿਗ੍ਨ੍ਮੇੰਟ ਬਾਰਾ ਪੋਚਿਆ ਆ ਸ਼ਾਰ੍ਸ਼ ਹ ਗਾ ਸੀ ਹਨ ਜੀ ਸਾਰਾ ਕੁਛ ਮੇਨੋ ਕਲੇਅਰ ਹੋ ਗਯਾ ਆ ਏਹਾ ਅਗਰ ਥੋਰਾ ਬੋਤਾ ਦੋਉਬ੍ਤ ਹੋਇਆ ਨਾ ਤਾ ਮਾ ਟੋਨੋ ਦਸ ਦਯਾ ਦੀ ਮਾ ਫੋਨੇ ਕਰ ਲਾਵਾ ਗੀ ਹਨ ਜੀ ਹਨ ਜੀ ਜਿਥੋ ਸਮਾਜ ਨਾ ਆਵਾ ਤਾ ਤੁਸੀਂ ਮੇਨੋ ਦੋਬਰਾ ਫੋਨੇ ਕਰ ਲ੍ਯ ਗਾ ਠੀਕ ਆ ਗੀ ਚਲੋ ਠੀਕ ਆ ਜੀ ਓਕੇ ਬਏ ਗ ਅੱਜ ਦਾ topic ਹੈ learning ਭਾਵ ਸਿੱਖਿਆ, ਸਿੱਖਿਆ ਕੋਈ ਵੀ ਜੀਵ ਜਿਹੜਾ ਇਸ ਧਰਤੀ ਉੱਤੇ ਪੈਦਾ ਹੋਇਆ ਹੈ, ਉਸ ਅੰਦਰ ਕੁਝ ਸਿੱਖਣ ਦੀ ਭਾਵਨਾ ਉਸਦੇ ਜਨਮ ਤੋਂ ਲੈ ਕੇ ਮਰਨ ਤੱਕ ਬਣੀ ਰਹਿੰਦੀ ਹੈ। ਅਤੇ ਜੀਵਨ ਦੇ ਹਰ ਮੋੜ ਉੱਤੇ, ਹਰ ਹਾਲਾਤਾਂ ਵਿੱਚ ਉਹ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਕੁਝ ਚੀਜ਼ਾਂ ਤਾਂ ਵਿਅਕਤੀ ਨੂੰ ਸਿਖਾਈਆਂ ਜਾਂਦੀਆਂ ਹਨ ਅਤੇ ਕੁਝ ਉਹ ਆਪਣੇ ਆਪ ਹੀ ਅਣਚਾਹੇ ਅਤੇ ਅਣਜਾਣੇ ਵਿੱਚ ਸਿੱਖ ਜਾਂਦਾ ਹੈ। ਜਿਸ ਤਰ੍ਹਾਂ ਇੱਕ ਬਾਲਕ ਨੂੰ ਇਸ ਗੱਲ ਦਾ ਧਿਆਨ ਉਸ ਵੇੇਲੇ ਹੀ ਬਹੁਤ ਚੰਗੀ ਤਰ੍ਹਾਂ ਹੋ ਜਾਂਦਾ ਹੈ ਕਿ ਉਹ ਜਦੋਂ ਉਹੋ ਬਿਜਲੀ ਦੀ ਨੰਗੀ ਤਾਰਾਂ ਨੂੰ ਹੱਥ ਲਾ ਬੈਠਦਾ ਹੈ ਤਾਂ ਉਸ ਨੂੰ ਜ਼ੋਰ ਦਾ ਝਟਕਾ ਲੱਗਦਾ ਹੈ ਅਤੇ ਭਵਿੱਖ ਵਿੱਚ ਉਹ ਕਦੇ ਵੀ ਜਾਣੇ-ਅਣਜਾਣੇ ਵਿੱਚ ਇੰਜ ਨਹੀਂ ਕਰੇਗਾ। ਇਸ ਤਰ੍ਹਾਂ ਇਸ ਗੱਲ ਤੋਂ ਜਾਣੂ ਹੋ ਸਕਦਾ ਹੈ ਕਿ ਅਜਿਹਾ ਕਰਨ 'ਤੇ ਉਸਨੂੰ ਅੱਗੇ ਨਾਲੋਂ ਵੀ ਜ਼ਿਆਦਾ current ਲੱਗ ਸਕਦਾ ਹੈ। ਇਹੀ ਕਾਰਨ ਹੈ ਕਿ ਉਹ ਦੁਬਾਰਾ ਇੰਜ ਨਹੀਂ ਕਰ ਸਕਦਾ। ਇਸ ਤਰ੍ਹਾਂ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ ਦੇ ਮਾਧਿਅਮ ਨਾਲ ਵਿਅਕਤੀ ਅੰਦਰ ਕੁਝ ਤਬਦੀਲੀਆਂ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਹੁੰਦੀਆਂ ਰਹਿੰਦੀਆਂ ਹਨ। ਅਨੁਭਵਾਂ ਨਾਲ ਵਿਚਾਰਧਾਰਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਸਿੱਖ ਅਹ ਣਾ ਆਖਿਆ, ਨੂੰ ਸਿੱਖਣਾ ਆਖਿਆ ਜਾਂਦਾ ਹੈ ਭਾਵ learning ਆਖਿਆ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਇਸ ਬਾਰੇ ਆਪਣੇ ਵਿਚਾਰ ਦਿੱਤੇ ਹਨ। ਜਿਵੇਂ ਕਿ ਕੁਝ ਵਿਦਵਾਨਾਂ ਨੇ ਸਿੱਖਿਆ ਨੂੰ, ਸਿੱਖਿਆ ਸ਼ਬਦ ਨੂੰ ਆਪਣੇ-ਆਪਣੇ ਵਿਚਾਰਾਂ ਨਾਲ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਸਿੱਖਿਆ ਸਾਨੂੰ ਸਹੀ ਸਮੇਂ ਦੁੱਖ ਅਤੇ ਖੁਸ਼ੀ ਨੂੰ ਸਮਝਣ ਦਾ ਬਲ ਬਖਸ਼ਦੀ ਹੈ। ਇਹ ਬੱਚੇ ਦੇ ਸਰੀਰ ਅਤੇ ਆਤਮਾ ਅੰਦਰ ਖੂਬਸੂਰਤੀ ਅਤੇ ਤਰਕਸ਼ਕਤੀ ਭਰਦੀ ਹੈ। ਜਿਵੇ ਉਹ ਯੋਗ ਹੈ। ਇਹ Plato ਦੇ ਅਨੁਸਾਰ ਪਰਿਭਾਸ਼ਾ ਹੈ। Woodworth ਦੇ ਅਨੁਸਾਰ ਕਿਸ ਵੀ ਅਜਿਹੀ ਕਿਰਿਆ ਨੂੰ ਵਿਅਕਤੀ ਦੇ ਵਿਅਕਤੀ ਦੇ ਵਿਕਾਸ ਲਈ ਸਹਾਇਕ ਹੁੰਦੀ ਹੈ ਤੇ ਉਸ ਵਿੱਚ ਪੁ ਅਹ ਉਸ ਦੇ ਪੁਰਾਣੇ ਵਤੀਰੇ ਅਤੇ ਅਨੁਭਵਾਂ ਤੋਂ ਕੁਝ, ਜੋ ਕੁਝ ਵੀ ਉਹ ਸਿੱਖ ਅਹ ਸਕਦਾ ਹੈ, ਉਸ ਤੋਂ ਅਲੱਗ ਬਣਾਉਂਦੀ ਹੈ, ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ। ਸਿੱਖਣਾ ਆਦਤਾਂ ਜਾਂ ਅਤੇ ਵਿਚਾਰਧਾਰਾ ਨੂੰ ਇਕੱਠਾ ਕਰਦਾ ਹੈ। ਇਸ ਵਿੱਚ ਕੰਮ ਨੂੰ ਕਰਨ ਦੇ ਨਵੇਂ ਤਰੀਕੇ ਸ਼ਾਮਿਲ ਹਨ ਅਤੇ ਇਨ੍ਹਾਂ ਦੀ ਸ਼ੁਰੂਆਤ ਵਿਅਕਤੀ ਦੁਆਰਾ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਜਾਂ ਨਵੇਂ ਹਾਲਾਤਾਂ ਵਿੱਚ ਆਪਣੇ ਵਤੀਰੇ ਜਾਂ ਕੋਸ਼ਿਸ਼ ਨੂੰ ਲੈ ਕੇ ਹੁੰਦੀ ਹੈ। ਇਸ ਦੀ ਸਹਾਇਤਾ ਨਾਲ ਵਿਚਾਰਧਾਰਾ ਵਿੱਚ ਚੰਗੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਇਹ ਵਿਅਕਤੀ ਨੂੰ ਆਪਣੀਆਂ ਰੁਚੀਆਂ ਅਤੇ ਮਨੋਰਥ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ। ਅਭਿਆਸ ਅਤੇ ਸਿਖਲਾਈ ਦੇ ਨਤੀਜੇ ਵਜੋਂ ਨਵੇਂ ਤਰੀਕੇ ਨਵੇਂ ਤਰੀਕੇ ਅਤੇ ਵਤੀਰੇ ਵਰਤ ਅਮ ਵਤੀਰੇ ਕਰਨ ਅਤੇ ਵਤੀਰੇ ਵਿੱਚ ਤਬਦੀਲੀ ਲਿਆਉਣ ਨੂੰ ਸਿੱਖਿਆ ਆਖਦੇ ਹਨ। ਗਤੀਸ਼ੀਲ ਸਿਖਲਾਈ ਦੀ ਰੂਪ-ਰੇਖਾ ਸਿਖਲਾਈ ਇੱਕ ਸਰੀਰਕ ਅਤੇ ਮਾਨਸਿਕ ਪ੍ਰਕਿਰਿਆ ਹੈ। ਇਹ ਸਾਡੇ ਵਤੀਰੇ ਤੋਂ ਪੈਦਾ ਹੁੰਦੀ ਹੈ ਅਤੇ ਸਾਡੇ ਵਤੀਰੇ ਵਿੱਚ ਵਾਧਾ ਕਰਦੀ ਹੈ। ਵਤੀਰੇ ਦੇ ਰਾਹੀਂ ਅਸੀਂ ਅਭਿਆਸ ਨਾਲ ਜਾਂ ਨਕਲ ਜਾਂ ਨਾਲ ਜਾਂ ਆਪਣੀ ਸੂਝਬੂਝ ਨਾਲ ਲਗਾਤਾਰ ਵਾਧਾ ਕਰਦੇ ਹਾਂ। ਇਸ ਪ੍ਰਕਿਰਿਆ ਨੂੰ ਹੀ ਸਿੱਖਣਾ ਕਹਿੰਦੇ ਹਨ। ਸਿੱਖਣ ਵਿੱਚ ਮਾਹੌਲ ਜਾਂ ਵਾਤਾਵਰਣ ਦਾ ਬੜਾ ਹੱਥ ਹੁੰਦਾ ਹੈ। Woodworth ਦਾ ਕਹਿਣਾ ਹੈ, ਮਨੋਵਿਗਿਆਨ ਮਨੋਵਿਗਿਆਨ ਵਿਅਕਤੀ ਦੇ ਵਾਤਾਵਰਣ ਦੇ ਬਾਰੇ ਵਿੱਚ ਅਧਿਆਨ ਦਾ ਦੂਸਰਾ ਨਾਂਅ ਹੈ। ਜਦੋਂ ਅਅਹ ਜਦੋਂ ਆਸੇ-ਪਾਸੇ ਸਾਰੇ ਲੋਕ Cricket ਖੇ ਅਹ ਖੇਡ ਦੀਆਂ ਗੱਲਾਂ ਕਰਦੇ ਹੋਣ ਤਾਂ ਸੁਭਾਵਿਕ ਹੈ ਕਿ ਅਸੀਂ ਵੀ Cricket ਖੇਡ ਵਿੱਚ ਹੀ ਰੁਚੀ ਲਵਾਂਗੇ। ਹਿੱਸਾ ਨਾ ਲੈਣ 'ਤੇ ਇੱਕ ਹੀਣਤਾ ਦੀ ਭਾਵਨਾ ਮਨ ਵਿੱਚ ਆਉਣ ਲੱਗਦੀ ਹੈ। ਖੇਡਾਂ ਖੇਡਣ ਵਿੱਚ ਜਿੱਥੇ ਮਨੋਰੰਜਨ ਹੁੰਦਾ ਹੈ। ਤਾਂ ਉਥੇ ਖੇਡਣ ਦਾ ਵਾਤਾਵਰਣ ਤਿਆਰ ਹੁੰਦਾ ਹੈ ਅਤੇ ਨਵੇਂ ਖਿਡਾਰੀ ਖੇਡ ਵੱਲ ਖਿੱਚੇ ਆਉਂਦੇ ਹਨ।

ਬੇਟਾ ਵੱਡਾ ਹੋ ਕੇ doctor ਬਣੇਗਾ ਤਾਂ ਬੱਚੇ ਦੇ ਮਨ ਵਿੱਚ doctor ਬਣਨਾ ਇੱਕ ਮੰਤਵ ਦਾ ਰੂਪ ਧਾਰਨ ਕਰ ਲੈਂਦਾ ਹੈ। ਛੋਟੀ ਉਮਰ ਵਿੱਚ ਖੇਡ ਖੇਡਣਾ ਇੱਕ ਸੁਭਾਵਿਕ ਕਿਰਿਆ ਹੈ, ਉਹ ਸਿਰਫ਼ ਮਨੋਰੰਜਨ ਹੁੰਦਾ ਹੈ। ਵੱਡੀ ਉਮਰ ਵਿੱਚ ਖਿਡਾਰੀ ਮੰਤਵ ਭਾਲਦਾ ਹੈ। ਇਹ ਮੰਤਵ ਸਰੀਰ ਨੂੰ ਤੰਦਰੁਸਤ ਬਣਾਉਣਾ ਹੋਵੇ ਜਾਂ ਆਪਣੇ ਆਪ ਨੂੰ ਕਿਸੇ ਹਮਲੇ ਨਾਲ ਲੜਨ ਦੀ ਸ਼ਕਤੀ ਪੈਦਾ ਕਰਨਾ ਹੋ ਅਹ ਹੋਵੇ। ਤਦ ਹੀ ਉਹ ਖੇਡ ਵਿੱਚ ਹਿੱਸਾ ਅਹ ਲਵੇਗਾ ਅਤੇ ਲੈਂਦਾ ਰਹੇਗਾ। ਜਿਵੇਂ ਜਿਵੇਂ ਸਰੀਰ ਵਿੱਚ ਤਾਕਤ ਅਤੇ ਫੁਰਤੀ ਆਉਣ ਲੱਗਦੀ ਹੈ ਅਤੇ ਲੋਕ ਅਤੇ ਦੂਸਰੇ ਲੋਕ ਉਸਦੇ ਸਰੀਰ ਨੂੰ ਸਲਾਹੁਣ ਲੱਗਦੇ ਹਨ। ਇੰਜ ਕਰਨ ਨਾਲ ਉਸਦਾ ਖੇਡ ਦੇ ਪ੍ਰਤੀ ਲਗਾਵ ਵੀ ਵਧਦਾ ਹੀ ਜਾਂਦਾ ਹੈ। ਸਿਖਲਾਈ ਦਾ ਅਭਿਆਸ ਦਾ

ਕਦੇ ਇਧਰ, ਕਦੇ ਉਧਰ ਨਿਕਲ ਜਾਂਦੀ ਹੈ। ਲਗਾਤਾਰ ਅਭਿਆਸ ਨਾਲ ਉਸਦਾ ਗੇਂਦ 'ਤੇ control ਵਧਣ ਲੱਗਦਾ ਹੈ। ਦੂਸਰੇ ਦਿਨ ਨਿਕਲਦਾ ਹੀ ਉਹ ਆਪਣੇ ਲਗਾਤਾਰ ਨਾਲ ਅਭਿਆਸ ਨਾਲ, ਆਪਣੀ ਸੂਝ ਨਾਲ ਅਤੇ ਖੇਡ ਵਿੱਚ ਹੌਲੀ ਹੌਲੀ ਵਾਧਾ ਹੋਣ ਲੱਗ ਜਾਂਦਾ ਹੈ। ਇਹੀ ਹੀ ਸਿੱਖਿਆ ਜਾਂ ਸਿਖਲਾਈ ਹੈ। ਸਿਖਲਾਈ ਸਾਨੂੰ, ਉਨ੍ਹਾਂ ਹੀ ਸਥਿਤੀਆਂ ਵਿੱਚੋਂ ਹੈ, ਜਿਨ੍ਹਾਂ ਦਾ ਪਹਿਲਾਂ ਅਸੀਂ ਸਾਹਮਣਾ ਨਹੀਂ ਕੀਤ ਅਹ ਨਹੀਂ ਕੀਤਾ। ਇਸਦੇ ਕਿਰਿਆ ਕਰਨ ਦੀ ਸ਼ਕਤੀ ਸਿਖਾਉਂਦੀ ਹੈ। ਮੰਨ ਲਓ ਇੱਕ ਖਿਡਾਰੀ boxing ਸਿੱਖ ਰਿਹਾ ਹੈ। boxing ring ਤੋਂ ਬਾਹਰ ਝਗੜਾ ਹੋ ਜਾਣ ਦੀ ਸਥਿਤੀ ਵਿੱਚ, ਜਿਸ ਵਿੱਚ ਉਸਨੇ ਪਹਿਲਾਂ ਕਦੀ ਸਾਹਮਣਾ ਨਾ ਕੀਤਾ ਹੋਵੇ। ਉਹ ਆਪਣੇ ਆਪ ਅਹ ਆਪ ਉੱਤੇ ਜ਼ਿਆਦਾ ਵਿਸ਼ਵਾਸ਼ ਰੱਖੇਗਾ। ਹਮਲਾ ਹੋਣ ਦੀ ਸਥਿਤੀ ਵਿੱਚ ਖਿਡਾਰੀ ਤਿਆਰ ਮਿਲੇਗਾ। ਅਹ ਇਸ ਤਰ੍ਹਾਂ ਇੱਕ ਤੈਰਾਕ ਦੂਸਰੇ ਨੂੰ ਡੁੱਬਦਾ ਦੇਖ ਕੇ ਇਕਦਮ ਪਾਣੀ ਵਿੱਚ ਕੁੱਦ ਪਵੇਗਾ। ਉਸਨੇ ਤੈਰਾਕੀ ਇਸ ਮੰਤਵ ਲਈ ਨਹੀਂ ਸਿੱਖੀ ਹੈ। ਪਹਿਲਾਂ ਇਸ ਮੰਤਵ ਲਈ ਨਹੀਂ ਸਿੱਖੀ ਹੈ। ਫਿਰ ਹੌਲੀ-ਹੌਲੀ ਦੂਸਰੇ ਮੰਤਵ ਸਾਹਮਣੇ ਆਉਣ ਲੱਗਣਗੇ, ਇਸ ਤਰ੍ਹਾਂ ਸਿੱਖਿਆ ਦਾ ਲਾਭ ਦੂਸਰੇ ਖੇਤਰ ਵਿੱਚ ਵੀ ਹੁੰਦਾ ਹੈ। ਸਿੱਖਣ ਦੇ ਨਿਯਮ। ਸਰੀਰਕ ਸਿੱਖਿਆ ਵਿੱਚ ਵਿਦਿਆਰਥੀ ਨੂੰ ਹਰ ਕਿਰਿਆ ਰਾਹੀਂ ਕੁਝ ਨਾ ਕੁਝ ਸਿੱਖਣਾ ਅਤੇ ਨਵੇਂ ਨਵੇਂ ਅਨੁਭਵ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਮਿਲਦੇ ਰਹਿੰਦੇ ਹਨ। ਹੁਣ ਸਵਾਲ ਉੱਠਦਾ ਹੈ ਕਿ ਵਿਦਿਆਰਥੀ ਸਿੱਖਿਆ ਦਾ ਕਿਸ ਤਰ੍ਹਾਂ ਪ੍ਰਾਪਤ ਕਰਦੇ ਹਨ। ਇੱਕ ਵਿਦਿਆਰਥੀ ਕਿਸੇ ਅਮ ਅਹ ਕਿਸੇ ਤਰ੍ਹਾਂ ਚੰਗੀ Football ਵੀ ਖੇਡ ਅਹ ਸਿੱਖ ਜਾਂਦਾ ਹੈ। ਅਤੇ ਦੂਸਰੇ ਖਿਡਾਰੀ ਨੂੰ Gymnastics ਕਰ ਕੇ ਅਤੇ ਹੋਰ ਸਰੀਰਕ ਕਿਰਿਆਵਾਂ ਵਿੱਚ ਬਹੁਤ ਹੀ ਆਸਾਨੀ ਨਾਲ ਮੁਹਾਰਤ ਹੋ ਜਾਂਦੀ ਹੈ। ਬਹੁਤ ਸਾਰੇ ਦੇ ਯਤਨ ਤੋਂ ਬਾਅਦ ਅਸੀਂ ਕੁਝ ਮੋਟੇ-ਮੋਟੇ ਸਿਧਾਂਤ ਹਾ ਅਮ ਹਾਸਲ ਕਰਨ ਵਿੱਚ ਸਫ਼ਲ ਹੋਏ ਹਾਂ। ਇਨ੍ਹਾਂ ਸਿਧਾਂਤਾਂ ਦੇ ਆਧਾਰ ਉੱਤੇ ਅਹ ਹੀ, ਉੱਤੇ ਹੀ ਸਿੱਖਣ ਸਬੰਧੀ ਅਲੱਗ ਅਲੱਗ ਨਿਯਮ ਅਤੇ ਤਕਨੀਕਾਂ ਦਾ ਨਿਰਮਾਣ ਹੁੰਦਾ ਹੈ। ਸਿੱਖਣ ਜਾਂ ਸਿਖਲਾਈ ਦੇ ਖੇਤਰ ਵਿੱਚ ਅਸੀਂ ਇੱਕ ਤਰ੍ਹਾਂ ਦੇ, ਦੋ ਮਹੱਤਵਪੂਰਨ ਸ਼੍ਰੇਣੀਆਂ ਹਨ, ਜਿਨ੍ਹਾਂ ਉੱਤੇ ਵੱਖਰੇ-ਵੱਖਰੇ ਮਨੋਵਿਗਿਆਨਿਕਾਂ ਨੇ ਆਪਣੇ ਨਿਯਮ, ਪ੍ਰਗ ਅਹ ਪ੍ਰਗਟਾਏ ਹਨ। ਇਨ੍ਹਾਂ ਵਿੱਚੋਂ ਕੁਝ ਕੁ ਦੇ ਨਾਂਅ Thorndike Pavlov, Watson, Kolher ਅਤੇ Koffka ਆਦਿ ਮਸ਼ਹੂਰ ਹਨ। ਇਨ੍ਹਾਂ ਵਿੱਚ ਸਭ ਤੋਂ ਸਭ ਨੇ ਆਪਣੇ-ਆਪਣੇ ਤਰੀਕੇ ਨਾਲ ਸਿੱਖਣ ਦੇ ਨਿਯਮ ਦੀ ਕੋਸ਼ਿਸ਼ ਕੀਤੀ ਹੈ। Thorndike ਦੇ ਸਿੱਖਣ ਦੇ ਨਿਯਮ Thorndike ਦੇ ਯਤਨ ਵਿੱਚ ਖਾਮੀਆਂ ਵਾਲੇ ਸਿਧਾਂਤ ਦੀ ਸਹਾਇਤਾ ਲਈ, ਜਿਸ ਤਰ੍ਹਾਂ ਸਿਖਲਾਈ ਦੇ ਕੰਮ ਵਿੱਚ ਆਸਾਨੀ ਹੋ ਸਕਦੀ ਹੈ, ਕਈ ਨਿਯਮ ਬਣਾਏ। ਇਹ ਨਿਯਮ ਇਸ ਤਰ੍ਹਾਂ ਹਨ। ਤਿਆਰੀ ਦਾ ਨਿਯਮ, ਅਭਿਆਸ ਦਾ ਨਿਯਮ, ਪ੍ਰਭਾਵ ਦਾ ਨਿਯਮ। ਤਿਆਰੀ ਦਾ ਨਿਯਮ, ਇਹ ਸਿਖਲਾਈ ਦਾ ਉਹ ਨਿਯਮ ਹੈ, ਜਿਸ ਰਾਹੀਂ ਇਸ ਗੱਲ ਉੱਤੇ ਨਜ਼ਰ ਰੱਖੀ ਜਾਂਦੀ ਹੈ ਕਿ ਕਿਹੜਾ ਕੰਮ ਸਿਖਲਾਈ ਵਿੱਚ ਚੁਣਿਆ ਜਾਂਦਾ ਅਹ ਗਿਆ ਹੈ। ਉਸਨੂੰ ਸਿੱਖਣ ਵਾਲਾ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਉਸ ਕਿਰਿਆ ਨੂੰ ਸਿੱਖਣ ਲਈ ਤਿਆਰ ਵੀ ਹੈ। ਜੇ ਅਮ ਉਸਦੇ ਮਨ ਅੰਦਰ ਉਸ ਕਿਰਿਆ ਨੂੰ ਸਿੱਖਣ ਦਾ ਸ਼ੌਕ ਹੈ ਜਾਂ ਇੱਛਾ ਹੈ। ਉਹ ਸਰੀਰਕ ਤੌਰ 'ਤੇ ਪੂਰਾ ਸਿਹਤਮੰਦ ਹੈ ਤਾਂ ਉਸਦਾ ਮਨ ਉਸਨੂੰ, ਕਿਰਿਆ ਨੂੰ ਸਿੱਖਣ ਵਾਸਤੇ ਤਿਆਰ ਹੋ ਜਾਂਦਾ ਹੈ, ਤਾਂ ਉਹ ਕਿਰਿਆ ਆਸਾਨੀ ਨਾਲ ਸਿੱਖ ਜਾਂਦਾ ਹੈ। ਅਤੇ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਉਹ ਕਿਰਿਆ ਸਿੱਖੀ ਜਾ ਸਕਦੀ ਹੈ। ਪਰ ਜੇਕਰ ਵਿਅਕਤੀ ਅਹ ਨੂੰ, ਦੇ ਅੰਦਰ ਕਿਰਿਆ ਜਾਂ ਕਿਰਿਆ ਨੂੰ ਸਿੱਖਣ ਲਈ ਉਹ ਅਹ ਤਿਆਰੀ ਹੀ ਨਹੀਂ ਹੈ ਜਾਂ ਜ਼ਬਰਦਸਤੀ

ਦੇ, ਸਿਖਲਾਈ ਵਾਲੇ ਦੇ ਲਈ ਵੀ ਅਹ ਕੰਮ ਆਸਾਨ ਹੋ ਜਾਵੇਗਾ, ਉੁਸਨੂੰ ਸਿਖਾਉਣ ਦਾ ਜੇਕਰ ਸਿੱਖਣ ਦੀ ਕੋਈ ਇੱਛਾ ਨਾ ਹੋਵੇ ਤੇ ਉਸ ਵਿਅਕਤੀ ਨੂੰ ਕਿਰਿਆ ਵਿੱਚ ਦਿਲਚਸਪੀ ਵੀ ਹੋਵੇ, ਨਾ ਹੋਵੇ ਤਾਂ ਸਿੱਖਣ ਵਿੱਚ ਅਹ ਸਿੱਖਣ ਵਿੱਚ ਕਸ਼ਟ ਆਉਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਿਸੇ ਚੀਜ਼ ਨੂੰ ਸਿੱਖਣ ਲਈ ਤਿਆਰ ਕਰਨਾ ਪੈਂਦਾ ਹੈੈ। ਦੂਸਰਾ ਨਿਯਮ। ਅਭਿਆਸ ਦਾ ਨਿਯਮ। ਸਿਆਣਿਆਂ ਦਾ ਕਥਨ ਇਹ ਹੈ ਕਿ ਇਸ ਨਿਯਮ ਦੇ ਬਹੁਤ ਸ ਅਹ ਬਹੁਤ ਅਹ ਇਸ ਨਿਯਮ ਦੇ ਨਾਲ ਬਹੁਤ ਢੁਕਦਾ ਹੈ ਕਿ ਅਭਿਆਸ ਕਰਦਿਆਂ-ਕਰਦਿਆਂ, ਆਦਮੀ ਦੁਨੀਆਂ ਦੀ ਹਰ ਚੀਜ਼ ਕਰ ਸਕਣ ਦੇ ਯੋਗ ਹੋ ਜਾਂਦਾ ਹੈ। ਜੇਕਰ ਕਾਰਜ ਨੂੰ ਕੋਈ ਵਿਅਕਤੀ ਸਿੱਖਣਾ ਚਾਹੁੰਦਾ ਹੈ ਤਾਂ ਉਹ ਕਿਰਿਆ ਨੂੰ ਜੇਕਰ ਵਾਰ-ਵਾਰ ਦੁਹਰਾ ਕੇ ਅਭਿਆਸ

ਸਥਾਈ ਅਤੇ ਪੱਕਾ ਹੁੰਦਾ ਹੈ। ਜੇਕਰ ਦੁਹਰਾਉਣ ਦੇ ਨਾਲ ਨਾਲ ਵਿਅਕਤੀ, ਇਨਾਮ, ਲਾਲਚ ਜਾਂ ਪ੍ਰਸ਼ੰਸ਼ਾ ਦੇ ਨੂੰ ਜੋੜ ਦਿੱਤਾ ਜਾਵੇ ਤਾਂ ਉਹ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਵੇਗਾ। ਜੇਕਰ ਖਿਡਾਰੀ ਨੂੰ ਅਭਿਆਸ ਦੀ ਜਾਂ ਅਭਿਆਸ ਕਰਦਾ ਜਾਵੇ ਤੇ ਉਸ ਤੋਂ ਬਾਅਦ ਵੀ ਨਤੀਜੇ ਅਹ ਨਤੀਜੇ ਉਤਸ਼ਾਹਪੂਰਨ ਨਾ ਹੋਣ ਤਾਂ, ਉਸ ਖਿਡਾਰੀ ਦਾ ਸਿੱਖਣ ਤੋਂ ਹੋਰ ਕੁਝ ਮਨ ਨਹੀਂ ਕਰੇਗਾ। ਇਸ ਲਈ ਅਭਿਆਸ ਦੇ ਨਾਲ ਨਾਲ ਚੰਗੇ ਨਤੀਜੇ ਦਾ ਵੀ ਸਿਖਲਾਈ ਵਿੱਚ ਹੋਣਾ, ਬਹੁਤ ਹੀ ਮਹੱਤਵ ਹੈ। ਪ੍ਰਭਾਵ ਦਾ ਨਿਯਮ, ਜੇਕਰ ਖਿਡਾਰੀ ਸਿੱਖਿਆ ਦਾ ਜਾਂ ਵਿਦਿਆਰਥੀ ਓਨੀ ਦੇਰ ਤੱਕ ਹੀ ਆਪਣੀ ਕਿਰਿਆ ਦਾ